ਇਹ ਜਿਹੜੀ ਆ ਸਾਹਮਣੇ ਇੱਕ ਡਿਸ਼ ਪਈ ਆ ਇਹ ਡਿਸ਼ ਜਿਹੜੀ ਸਾਊਥ ਇੰਡੀਅਨ ਦੀ ਡਿਸ਼ ਆ।

ਸਾਹਮਣੇ ਦੋ ਗਲਾਸ ਪਏ ਆ ਤੇ ਇੱਕ ਗਰੀਨ ਕਲਰ ਤੇ ਬਲੂ ਕਲਰ ਤੇ ਯੈਲੋ ਕਲਰ ।

ਵੇਖਣ ਨੂੰ ਲੱਗ ਰਿਹਾ ਹੈ ਕੀ ਏਹ ਬਹੁਤ ਹੀ ਪੁਰਾਣਾ ਯਾ ਤੇ ਕੁਛ ਲਾਗੇ ਪਲੈਟੀਨਮ ਦੀ ਜਿਵੇਂ ਸ਼ੌਪ ਆ।

ਇਹਦੇ ਵਿੱਚ ਜਿਹੜਾ ਏ ਆ ਸਾਹਮਣੇ ਇੱਕ ਬਹੁਤ ਹੀ ਅਥੈਂਟਿਕ ਪੀਸ ਦੇ ਨਾਲ ਬਣਾਇਆ ਗਿਆ ਏ ਆ ਜਿਹਦੇ ਤੋਂ ਇਹ ਪਤਾ ਲੱਗਦਾ ਪਿਆ ਵਾ--

ਜਿੱਥੇ ਬਹੁਤ ਜਿਆਦੇ ਰੈਕਸ ਬਣੇ ਹੋਏ ਆ ਤੇ ਪੈਟਸ ਵਾਸਤੇ ਜਾਨੀ ਕਿ ਮੋਸਟਲੀ ਡੋਗਸ ਦੀ ਫੋਟੋਜ ਬਣੀਆਂ ਹੋਈਆਂ ਆ।

ਤੇ ਰਾਈਟ ਸਾਈਡ ਤੇ ਇਕ ਵਾਈਟ ਕਲਰ ਦਾ ਟੇਬਲ ਲੱਗਾ ਆ ਉੱਪਰ ਇੱਕ ਡੋਗ ਦੀ ਜਿਹੜੀ ਆ ਵੋਲ ਦੇ ਉਤੇ ਇੱਕ ਪਿੱਚਰ ਬਣੀ ਹੋਈ ਆ।

ਉਹਨੂੰ ਮਤਲਬ ਉੱਪਰ ਲਿਫਟ ਕਰਕੇ ਉਹਦੀ ਜਿਹੜੀ ਆ ਰਿਪੇਅਰਿੰਗ ਕਰਦੇ ਪਏ ਉਹਦੇ ਟਾਇਰਸ ਖੋਲੇ ਆ।

ਓਹ ਕਾਫੀ ਮਤਲਬ ਪੁਰਾਨੇ ਟੈਮ ਤੋਂ ਪੇਂਟੇਡ ਆ ਤੇ ਓਹਦਾ ਪੇਅਰ ਜੇਹੜਾ ਵਾ ਓਹ ਖਰਾਬ ਹੋਇਆਵਾ।

ਟਰੈਵਲ ਕਰਨ ਵਾਸਤੇ ਜਾਂ ਪ੍ਰਿੰਟਿੰਗ ਕਰਨ ਵਾਸਤੇ ਜਾ ਅਧਾਰ ਕਾਰਡ ਕੱਡਣ ਵਾਸਤੇ ਜਾਂ ਹੋਰ ਵੀ ਬਹੁਤ ਜਿਹੜੀਆਂ ਚੀਜ਼ਾਂ ਹੁੰਦੀਆ ਆ।

ਜਿਹੜੀ ਕੀ ਹੈਗੀ ਆ ਫਾਈਵ ਈਅਰ ਜਿਹੜੀ ਐਟਰੀਗਰੇਟਡ ਬੀ ਐਲ ਐਲ ਬੀ ਮਤਲਬ ਸਾਰਾ ਕੁਝ ਕੋਰਸ ਜਿਹੜੇ ਮੈਂਸਨ ਸ਼ੁਰੂ ਕੀਤੇ ਗਏ ਆ।

ਤੇ ਮਾਉਂਟੇਂਸ ਜਿਹੜੇ ਕਾਫੀ ਵੱਡੇ ਲੱਗ ਰਹੇ ਆ ਤੇ ਇੱਕ ਸਾਹਮਣੇ ਪੱਥਰ ਵੀ ਪਿਆ ਹੋਇਆ ਵਾ ਤੇ ਜਿਹੜਾ ਸਕਾਈ ਉਹ ਕਲੀਨ --

ਤੇ ਸ਼ੌਪ ਦੇ ਅੰਦਰ ਵਾਰ ਇੱਕ ਝੂੰਮਰ ਲੱਗਾ ਹੋਯਾ ਤੇ ਬਾਹਰ ਜੇਹੜਾ ਮਿਰਰ ਵਾ ਇਹਦੇ ਨਾਲ ਓਹਦਾ ਕੀ ਡੋਰ ਬਣਿਆ ਹੋਯਾ ਵਾ।

ਤੇ ਸਾਹਮਣੇ ਇੱਕ ਅ ਜਾ ਜਿਵੇਂ ਕਹਿ ਸਕਦੇ ਹੋ ਰੁੱਖ ਦੀ ਜਿਹੜਾ ਤਨਾ ਏ ਆ ਉਹ ਦਿਖ ਰਿਹਾ ਏ ਆ ਇੱਕ ਸਕੂਟੀ ਖਲੋਤੀ ਆ।

ਇਹ ਇੱਕ ਕਲਾਸ ਰੂਮ ਆ ਛੋਟੇ ਬੱਚਿਆਂ ਦਾ ਕਲਾਸ ਰੂਮ ਆ ਕਲਾਸ ਰੂਮ ਦੀ ਬੈਕ ਸਾਈਡ ਵਾਲੀ ਕੰਧ ਤੇ ਏ_ਬੀ_ਸੀ_ਡੀ ਲਿਖਿਆ ਹੋਇਆ ਵਾ।

ਜਿਹਦੇ ਚ ਕੇਹ ਸ ਆਹ ਜੇਹੜਾ ਆਪਣੇ ਲਈ ਹੈਲਪਫੁੱਲ ਹੁੰਦਾ ਹੈ ਜਦੋਂ ਕੋਈ ਫਾਯਰ ਵਗੈਰਾ ਹੋਜੇ।

ਐਂਡ ਦੋ ਆਹ ਇੱਕ ਘਰ ਸਾਹਮਣੇ ਦਿੱਖ ਰਹੇ ਓਹਦੇ ਦੇ ਸ਼ੱਟਰ ਲੱਗਾ ਦੁਕਾਨ ਆ।